ਦੱਸਣੀ ਏ ਬੱਚਿਆ ਨੂੰ ਹਾਂਜੀ driveling ਦੱਸਣੀ ਆ ਤੇ ਉਸ ਤੇ ਬਾਅਦ ਉਹਨੂੰ push ਕਿਵੇਂ ਕਰਨਾ rolling ਦੱਸਣੀ ਆ

ਜਾਨੀ ਕੀ hockey hockey ਏ ਜਿਹੜੀ ਮਤਲਬ ਇੱਕ ਇਹ nursery ਤੋਂ start ਹੁੰਦੀ ਏ ਛੋਟੇ ਬੱਚਿਆ ਲੈ ਜਿਵੇਂ ਚਾਰ ਸਾਲ ਤੋਂ ਹੋ ਗਏ ਬੱਚੇ ਛੇ ਸਾਲ ਤੋਂ ਹੋ ਗਏ ਹਨਾ

ਹਾਂ ਉਹਨਾ ਨੂੰ ਉਹਨਾ ਫੇਰ ਆਪਾਂ ਕਿਵੇਂ ਉਹਨਾ ਨੂੰ ਫੇਰ ਆਪਾਂ start ਕਿੱਦਾਂ ਕਰਦੇ ਆ ਮਤਲਬ ਉਹਨਾ ਨੂੰ ਪਹਿਲਾਂ driveling ਤੋਂ ਸਿਖਾਈ ਜਾਂਦੀ ਏ ਹੈ

right hand left hand ਕਿੱਥੇ ਰੱਖਣਾ ਏ ਜੀ ਇਹ ਦੱਸਣਾ ਇਹਨੂੰ ਉਹਨਾ ਦੇ

foot ਦੀ position ਦੱਸਣੀ ਏ ਪੈਰਾ ਦੀ position ਵੀ ਕਿਹੜਾ ਪੈਰ ਕਿੱਥੇ ਰੱਖਣਾ ਏ

ਹੋਰ ਤੇ ਫੇਰ ਉਹਨਾ ਨੂੰ ਦੱਸੋ ਫੇਰ ਉਹਨਾ ਨੂੰ ਦੱਸਣਾ ਵੀ ਕਿੱਦਾਂ driveling ਕਰਨੀ ਆ ਪਹਿਲਾਂ slow ਕਰਦੇ ਆ ਫੇਰ ਹੋਲੀ ਹੋਲੀ fast ਹੁੰਦੀ ਆ hockey ਦੀ

ਅੱਛਾ ਕਿਹੜੇ ਕਿਹੜੇ ground ਹੁਣੇ ਏ ਨਾ ਵੈਸੇ six side ਹੁੰਦਾ ਇੱਕ six side ਹੁੰਦਾ ਇੱਕ nine side ਹੁੰਦਾ ਇੱਕ eleven side ਹੁੰਦਾ ਉਹਦਾ ਅੱਛਾ ਇੱਕ eleven side ਹੁੰਦਾ

ਤੇ maximum ਹੁੰਦਾ ਏ ball ball ਇੱਕ ਹੁੰਦੀ ਆ normal ball ਇੱਕ ਹੁੰਦੀ ਆ light weight ball

ਜਿਹੜੀ international ball ਏ ਮਤਲਬ ਉਹ light weight ਨਾਲ ਖੇਲਦੇ ਆ ਅੱਜਕਲ ਉਹ light weight ਨਾਲ ਖੇਲਦੇ ਏ ਹਾਂਜੀ ਜਿਹੜੇ ਵੱਡੇ ਮਤਲਬ match ਏ ਜੀ ਅੱਜਕਲ ਠੀਕ ਏ ਤੇ ਜਿਹੜੀ hockey stick ਹੁੰਦੀ ਆ ਜਿਵੇਂ ਪਹਿਲਾਂ ਜਦੋਂ hockey start ਹੋਈ ਆ ਜਦੋਂ ਅਹ before ਅਹ ਜਦੋਂ ਆਪਣੇ ਜਦੋਂ ਦੇਸ਼ ਆਜ਼ਾਦ ਹੋਇਆ ਪਹਿਲਾਂ ਉਹਦੇ ਨਾਲ ਖੇਲਦੇ ਸੀ wooden hockey ਨਾਲ ਹਨਾ

ਹਾਂਜੀ ਹਾਂਜੀ sir hockey ਵੀ ਦੋ ਤਰ੍ਹਾਂ ਦੀ ਏ ਇੱਕ ਲਕੜ ਚ ਆ ਜਾਂਦੀ ਏ ਇੱਕ compo ਚ ਆ ਜਾਂਦੀ ਏ ਹਮ ਉਹਦੇ ਚ ਕੀ ਫਰਕ ਹੁੰਦਾ

compo ਦੀ sir ਇੱਦਾਂ ਏ ਵਧੀਆ ਏ ਹਾਕੀ ਉਹਦੇ ਵਿੱਚ force ਵੀ ਬਹੁਤ ਹੁੰਦੀ ਆ

ਤੇ compo ਵਾਲੀ ਥੋੜਾ ਜਿਆਦਾ time ਲੈ ਕੱਟ ਦਿੰਦੀ ਆ ਅੱਜਕਲ ਤਾਂ ਵੈਸੇ compo ਦਾ ਮਤਲਬ ਜਮਾਨਾ ਏ ਜੀ ਅੱਛਾ

sticks ਦੀ height ਵਗੈਰਾ ਪਤਾ ਆ ਕਿੰਨੀ ਹੁੰਦੀ ਆ ਜੀ hockey ਦੀ ਜਿਹੜੀ full size ਏ ਜੀ ਉਹਦੀ thirty seven ਏ ਫੇਰ height thirty seven centimeter

ਹਾਂ ਅਹ

ਤੇ hockey game ਜਿਵੇਂ ਆਪਣੇ ਪੰਜਾਬ ਦੇ ਵਿੱਚ games play ਕਰਦੇ ਆ hockey ਦਾ hockey ਦਾ ਕੋਈ tournament ਜਾਂ ਕੋਈ hockey ਦਾ ground ਮੋਹਾਲੀ ਦੇ ਵਿੱਚ ਏ ਜਿਹੜਾ famous ਏ ਹਨਾ ਹਾਂਜੀ

hockey ਦਾ ਧਿਆਨ ਚੰਦ ਏ ਜੀ star player

ਠੀਕ ਏ ਆਪਣੇ Indian team ਦਾ caption ਸੀ ਸੰਦੀਪ ਸਿੰਘ ਹਾਂਜੀ sir ਤੇ hockey ਦੇ player ਮੇਜਰ ਧਿਆਨ ਚੰਦ ਸਿੰਘ ਆ ਅਹ ਮੇਜਰ ਧਿਆਨ ਚੰਦ ਉਹ hockey ਦੇ ਮਤਲਬ ਜਾਦੂਗਰ ਮੰਨੇ ਗਏ ਸੀ sir ਅੱਛਾ hockey ਮਤਲਬ hockey skills ਹਾਂਜੀ ਜਿਹੜੀ hockey ਤੇ ball ਦੀ movement ਤੀ ਉਹ ਮਤਲਬ ਉਹਨਾ ਦਾ

hockey ਦਾ ਜਾਦੂਗਰ ਕਿਹਾ ਜਿਵੇਂ ਕੱਲ ਉਹ hockey ball ਉਹਨਾ ਦੀ attach ਈ ਰਹਿੰਦੀ ਸੀ ਨਾਲ ball ਅੱਛਾ ਅੱਛਾ ਅੱਛਾ hockey ਦੀ ਜਿਹੜੀ hockey ਦੀ

ਉਸੀ ਚੀਜ਼ ਦੇ depend ਕਰਦੀ ਏ ਵੀ ਬੰਦਾ ਉਹਨੂੰ ਲੈ ਕੇ ਕਿੱਦਾਂ ਮਤਲਬ douche ਵਗੈਰਾ ਖੇਲਦਾ ਹਨਾ

ਹੁੰਨੇ ਏ ਕਿਹੜੇ ਕਿਹੜੇ ਕਿਹੜੇ ਕਿਹੜੇ foul ਹੁੰਦੇ ਏ hockey ਦੇ sir foul ਚ foul ਹੋ ਗਏ ਜਿਵੇਂ cared ਹੋ ਗਿਆ

lift ਹੋਗੀ

lift ਮਤਲਬ ਜਦੋਂ ਆਪਾਂ hockey ਨੂੰ ਚੱਕ ਕੇ ਜਿਆਦਾ ਅੱਗੇ ਨੂੰ lift

ਨਹੀਂ ਨਹੀਂ ਨਹੀਂ sir ਜਦੋਂ ਆਪਾਂ ਆਪਣੇ shoulder ਤੋਂ ਉਪਰ ਜਾਂਦੀ ਏ ball ਉਨੂੰ lift ਕਹਿ ਦਿੰਦੇ ਆ ਜਾਂ

ਜਿਵੇਂ ਕਹਿ ਲੋ ਅੱਜਕਲ ਤਾਂ ਵੈਸੇ ਬਹੁਤ rule ਆ ਗਏ ਜੀ ਬਹੁਤ change ਹੋ ਗਈ hockey ਜੇ ਗੋਡੇ ਦੇ ਵੀ ਉੱਪਰਜਾਂਦੀ ਏ ਜਾਨ leg ਤੋਂ ਉਪਰ ਜਾਂਦੀ ਏ ਫੇਰ foul ਏ ਜੀ ਅੱਛਾ ਜਦੋਂ ਆਪਣੇ hockey leg ਤੋਂ ਉਪਰ ਚਲੀ ਜਾਂਦੀ ਏ ਫੇਰ foul ਹੋ ਜਾਂਦਾ ਹਨਾ

ਠੀਕ ਏ ਅਹ penalty stocks ਕਿੰਨੇ ਮਿਲਦੇ ਏ ਇੱਕ game ਦੇ ਵਿੱਚ ਜਿੰਨੇ ਮਰਜੀ ਹੋ ਸਕਦੇ ਏ sir ਹਾਂਜੀ ਉਹ ਜਿਵੇਂ ਆਪਾਂ D ਦੇ ਵਿਚ carried ਕਰਾਉਗੇ ਉਨੇ ਆਪਾਂ ਨੂੰ twenty stock ਮਿਲਦੇ ਆ ਜਦੋਂ dangerous ਆ ਗੀ

ਉਦੋਂ ਮਤਲਬ

ਹਾਂਜੀ sir yellow card

yellow card ਤੇ sir ਤਿੰਨ ਮਿੰਟ ਲਈ ਬਾਹਰ ਹੁੰਦਾ ਏ

ਅਗਰ ਅਗਰ ਕਿਸੇ ਬੰਦੇ ਨੂੰ ਮਤਲਬ hockey ਖੇਲਦੇ game ਦੇ ਵਿੱਚ ਜੇ yellow card ਮਿਲਦਾ ਤਾਂ ਉਹ ਤਿੰਨ ਮਿੰਟ ਲਈ ਜਿਹੜਾ ਹੈਗਾ ਬਾਹਰ ਬਿਠਾ ਦਿੰਦੇ ਏ

ਅੱਛਾ lineout ਕਰ ਦਿੰਦੇ ਏ ਉਹਨੂੰ ਬਾਹਰ ਭੇਜ ਦਿੰਦੇ ਏ

ਠੀਕ ਏ ਤੇ red card red card ਜਦੋਂ ਕੋਈ player misbehave ਕਰਦਾ ਜਾਂ ਜਾਂ ਕੋਈ dangerous activity ਕਰਦਾ ਫੇਰ ਉਹਨੂੰ red card

ਤੇ ਉਹ ਪੂਰੇ match ਲਈ ਬਾਹਰ ਹੋ ਜਾਂਦਾ ਹਨਾ ਤੇ ਉਹ empire ਦੇ ਹੱਥ ਚ

ਤੇ ਉਹਨੂੰ ਇੱਕ match ਲਈ ban ਕਰਨਾ ਜਾਂ ਪੂਰੇ tournament ਲਈ ਹਨਾ ਇੱਦਾਂ ਈ ਹੁੰਦਾ yes sir ਹਾਂਜੀ ਹਾਂਜੀ yes sir ਹਮ

ਤੇ main ਜਿਹੜੇ ਆਪਣੇ ਜਦੋਂ ਆਪਾਂ hockey ਖੇਲਦੇ ਆ main ਇੱਕ ਆਪਣੇ ਜਿਹੜੇ forwards ਹੁੰਦੇ ਆ defenders ਹੁੰਦੇ ਆ ਹਾਂ ਤੇ sir ਅਹ forward ਦਾ ਕੰਮ ਹੁੰਦਾ goal ਕਰਨਾ ਜਿਹੜਾ defense ਚ ਕੰਮ ਹੁੰਦਾ defense ਦਾ ਕੰਮ ਹੁੰਦਾ goal goal keeper ਤਾਂ ਚਲੋ ਹੁੰਦਾ ਈ ਹੁੰਦਾ ਜਿਹੜਾ defense ਹੁੰਦਾ ਉਹਨੇ ਸਾਰੀ game ਤੋਰਨੀ ਹੁੰਦੀ ਏ ਜਿਹੜਾ center forward

defense ਵਾਲਾ ਬੰਦਾ defense ਵਾਲਾ ਬੰਦਾ goal ਕਰ ਸਕਦਾ sir ਨਹੀਂ defense ਵਾਲਾ ਬੰਦਾ ਨਹੀਂ goal ਕਰ ਸਕਦਾ ਜੇ defense ਈ ਉਪਰ ਚਲੀ ਗਈ ਤਾਂ ਫੇਰ ਪਿੱਛੇ ਕੱਲਾ goal keeper ਹੀ ਰਹਿ ਜੁਗਾ ਅਗਰ ਨਹੀਂ ਅਗਰ ਪੂਰੇ game ਚੱਲ ਰਹੀ ਏ defense ਵਾਲੇ ਬੰਦੇ ਕੋਲ ball ਏ ਤੇ ਜੇ ਉਹ defense ਵਾਲਾ

ਚਾਵੇ ਤੇ ਉਹ ball ਮਤਲਬ ਅੱਗੇ tecal ਕਰਕੇ ਲੈ ਕੇ ਜਾਂਦਾ ਤਾਂ ਫੇਰ ਉਹ ਅਗਰ ਅੱਗੇ ਜਾ ਕੇ goal ਕਰਦਾ

ਜਿਹੜਾ defense ਵਾਲਾ ਬੰਦਾ goal ਤਾਂ ਚਲੋ ਫੇਰ goal ਤਾਂ ਜਿੰਨੇ player ਵਿਚ play ਕਰ ਰਹੇ ਏ eleven player goal ਤਾਂ ਸਾਰੀਆਂ ਦੇ ਮੰਨਿਆ ਜਾਉਗਾ defense ਦਾ ਮਤਲਬ means ਆ defense ਨੇ ਸਿਰਫ center forward ਤੱਕ ਖੇਲਣਾ ਜੀ

ਜਿਹੜਾ center forward ਆ ਉਹਨੇ ਦੇਣੇ ਆ forward ਨੂੰ ਅੱਛਾ forward ਦਾ ਕੰਮ ਏ goal ਕਰਨਾ ਅੱਛਾ forward man

main ਵੀ ਮਤਲਬ ਉਹਨੇ ਜਿਹੜਾ ਹੈਗਾ ਉਹਨੇ goal ਕਰਨਾ ਆ ਹਾਂ yes sir ਹੋਰ ਕੁੱਝ ਇਹਦੇ ਰੇਫ਼ਰੀ sir ਰੇਫ਼ਰੀ four ਹੁੰਦੇ ਏ ਜੀ

ਹਾਂਜੀ ਦੋ technitable

ਏ sir ਦੋ ਦੋ ਰੇਫ਼ਰੀ ground ਵਿਚ ਹੁੰਦੇ ਏ ਅੱਛਾ ਤੇ ਜਿਹੜਾ ਅਹ ਜਿਹੜੇ technitable ਤੇ ਹੁੰਨੇ ਏ ਉਹਨਾ ਦਾ ਕੀ role ਏ ਤੇ ਜਿਹੜੇ ਦੂਜੇ ਉਹਨਾ ਦਾ ਕੀ role ਏ sir ਜਿਹੜੇ ਦੋ ਵਿੱਚ ਰੇਫ਼ਰੀ ਆ ਉਹਨਾ ਨੇ ਅਹ left ਤੇ right in right in ਆਲੇ ਨੇ right in ਆਲੀ side ਸਾਰੇ ਪਲੈਰਾ ਦੇ ਦੇਖਣੇ ਏ foul left in ਆਲੇ ਨੇ left in side ਦੇਖਣੇ ਏ foul

ਰੇਫ਼ਰੀ ਨੇ ਉਹਨਾ ਨੇ time note ਕਰ ਲਿਆ ਇੱਧਰ ਅੱਛਾ final decision

ਜਦੋਂ ਕੋਈ ਵੀ decision ਲੇਣਾ sir ਜਿਵੇਂ ਕਹਿ ਲੋ dangerous ਆ ਕੋਈ foul ਲੱਗ ਗਿਆ ਨੂੰ ਵੀ ਨਹੀਂ ਦਿਖਿਆ ਜਿਵੇਂ technitable ਆਲੇ ਦੋ ਰੇਫ਼ਰੀ ਨੇ ਉਹਨਾ ਨੇ ਦੇਖਿਆ ਹੋਊਗਾ ਉਹ ਵਾਲਾ decision ਹੋਰ four ਜਾਣਿਆ ਨੂੰ ਚਾਰੇ planning ਕਰਕੇ